ਇਸ ਪਿੱਚਰ ਵਿੱਚ ਸਾਨੂੰ ਇੱਕ ਬਹੁਤ ਹੀ ਵੱਡਾ ਰੈਸਟੋਰੈਂਟ ਅਤੇ ਕੈਫੇ ਦੇਖਣ ਨੂੰ ਮਿਲ ਰਿਹਾ ਹੈ।

ਇਸ ਪਿੱਚਰ ਵਿੱਚ ਸਾਨੂੰ ਇੱਕ ਵੱਡੀ ਬਿਲਡਿੰਗ ਦੇਖਣ ਨੂੰ ਮਿਲ ਰਹੀ ਹੈ।

ਇਸ ਸ਼ੌਪ ਤੋ ਸਾਨੂ ਕੋਲਡ ਡਰਿੰਕ ਵੀ ਮੀਲ ਜਾ ਮਿਲ ਜਾਂਦੀਆਂ ਹਨ।

ਇਸ ਪਲੇਟ ਵਿੱਚ ਸਾਨੂੰ ਚਿਕਨ ਦੇ ਪੀਸ ਨਾਲ ਸੋਸ ਵੀ ਦੇਖਣ ਨੂੰ ਮਿਲ ਰਹੀ ਐ।

ਇਸ ਦੇ ਨਾਲ ਹੀ ਇਸ ਪਲੇਟ ਵਿੱਚ ਸਾਨੂੰ ਸੈਲਡ ਵੀ ਦੇਖਣ ਨੂੰ ਮਿਲ ਰਿਹਾ ਹੈ।

ਇਸ ਪਿਚਰ ਵਿੱਚ ਸਾਨੂੰ ਇੱਕ ਮਾਰਕੀਟ ਦੇਖਣ ਨੂੰ ਮਿਲ ਰਹੀ ਹੈ।

ਇਸ ਪਿੱਚਰ ਵਿੱਚ ਸਾਨੂੰ ਇੱਕ ਬਹੁਤ ਹੀ ਸੋਹਨਾ ਵਿਊ ਦੇਖਨ ਨੂੰ ਮਿਲ ਰਿਹਾ ਹੈ।

ਇਸ ਸ਼ੋਪ ਵਿੱਚ ਮੈਗੀ ਅਗਰਬੱਤੀਆ ਦੀ ਬਹੁਤ ਹੀ ਸਾਰੀ ਵਰਾਇਟੀ ਦਿਖ ਰਹੀ ਹੈ।

ਗ੍ਰਾਉੰਡ ਦੇ ਅੰਦਰ ਬਹੁਤ ਹੀ ਵੱਡੇ ਵੱਡੇ ਦਰਖਤ ਲੱਗੇ ਹੋਏ ਹਨ।

ਇਹ ਦਰੱਖਤ ਦੇਖਣ ਵਿੱਚ ਬਹੁਤ ਗ੍ਰੀਨ ਅਤੇ ਸੋਹਣੇ ਲੱਗ ਰਹੇ ਹਨ।

ਥਾਰ ਦੇ ਅੱਗੇ ਸਾਨੂੰ ਇੱਕ ਵ੍ਹਾਈਟ ਕਲਰ ਦੀ ਕਾਰ ਵੀ ਦਿਖਾਈ ਦੇ ਰਹੀ ਹੈ।

ਇੱਸ ਪਿਕਚਰ ਵਿੱਚ ਸਾਨੂੰ ਇੱਕ ਆਦਮੀ ਦਿਖਾਈ ਦੇ ਰੇਹਾ ਹੈ।

ਇੱਸ ਟੇਬਲ ਉਪਰ ਇੱਕ ਮੈਟਰੇਸ ਰੱਖੀ ਹੋਈ ਹੈ ਅਤੇ ਇੱਕ ਪਿਲੋ ਵੀ ਰੱਖਿਆ ਹੋਯਾ ਹੈ।

ਆਫਿਸ ਦੇ ਅੰਦਰ ਇੱਕ ਵਾਈਟ ਕਲਰ ਦਾ ਵੱਡਾ ਸੋਫਾ ਲੱਗਾ ਹੋਇਆ ਹੈ।